ਮਈ ਉਣੀ ਸੋ ਸਤਾਈ ਵਿੱਚ ਮਾਲਾ ਹੋਣ ਵਿੱਚ ਮੈ ਗਿਰਾਫ਼ਤਾਰ ਹੋਈਆਂ ਮਾਰੀ ਗਿਰਫਤਾਰੀ ਮਾਰੇ ਬੜੇ ਹੈਰਾਨ ਕਰਨ ਵਾਲੀ ਸੀ ਮੈਨੂੰ ਅਸਲੋਂ ਹੀ ਕੋਈ ਸਾਰ ਨਹੀਂ ਸੀ ਪੁਲਿਕ ਮਾਰੇ ਪੁੱਛੇ ਲੱਗੀ ਹੋਈ ਹੈ ਜਦ ਮੈ ਕਿਸੇ ਬਾਗ ਵਿਚ ਦੀ ਲੱਗ ਰਿਹਾ ਤਾ ਮੈ ਅਚਾਨਕ ਕਿ ਦੇਖੀਆਂ ਕੇ ਪੁਲਿਕ ਨੇ ਮੈਨੂੰ ਕਾਰੀਆਂ ਹੋਇਆ ਸੀ ਮੈ ਓਦੋ ਤੱਕ ਤਾਹਲਾਂ ਨੂੰ ਓਦੋ ਤੱਕ ਮੈ ਤਹੱਮਲ ਨਾਲ ਪੇਸ਼ ਆਇਆ ਸਾ ਮੈਨੂੰ ਕੋਈ ਕਬ੍ਰਹਟ ਨਾ ਹੋਇ ਤੇ ਨਾ ਹੀ ਮੈ ਉਤੇਜਿਤ ਹਿਆ ਮੈਨੂੰ ਪੁਲਿਕ ਹਿਰਾਸਤ ਵਿਚ ਲੈ ਲਿਆ ਗਏ ਅਗਲੇ ਦਿਨ ਉਹ ਮੈਨੂੰ ਰੇਲਵੇ ਪੁਲਿਕ ਵਿਚ ਲੈ ਗਏ ਜਿਤੇ ਮੈ ਇਕ ਪੂਰਾ ਮਹੀਨਾ ਕਾਹਟਿਆਂ

ਉਨ੍ਹਾਂ ਨੂੰ ਮੈ ਦਾਸੀਆਂ ਸਕੋਰੀ ਮੁਕੱਦਮੇ ਦੀ ਸਮਾਇਤ ਦੌਰਾਨ ਮੈ ਲੱਖਣਾਵ ਵਿੱਚ ਸੀ ਕੇ ਮੈ ਓਨਾ ਨਾਲ ਸਕੋਰੀ ਮੁਦ੍ਰਤ ਅਨੂ ਓਨਾ ਨੂੰ ਫਰਾਰ ਕਰਨ ਦੀ ਕੋਈ ਵਿਉਂਤ ਬਣਾਈ ਸੀ ਤੇ ਓਨਾ ਦੀ ਮੰਜ਼ੋਰੀ ਮਿਲਣ ਮਗਰੋਂ ਅਸੀ ਕੁਛ ਬੰਬ ਇਕੱਠੇ ਕੀਤੇ ਸਨ ਅੱਤੇ ਏ ਕਿ ਅਜਮਾਇਸ਼ ਵਾਸਤੇ ਓਨਾ ਵਿਚ ਇਕ ਬੰਬ ਓਨੀ ਸੋ ਛਬਿ ਦੇ ਦੁਸਹਿਰੇ ਦੇ ਮੌਕੇ ਉਤੇ ਭੀੜ ਵਿੱਚ ਸੁਟੀਆਂ ਸੀ

ਵੱਜੋ ਪੇਸ਼ ਨਹੀਂ ਕਰਨਗੇ ਮੈ ਓਨਾ ਦੀ ਇਸ ਤਸਵੀਰ ਉਤੇ ਹੱਸ ਛੱਡਿਆ ਇਹ ਸਾਰਾ ਸਰ ਦੋਖਾ ਸੀ ਸਾਡੇ ਵਿਚਾਰਾ ਵਾਲੇ ਲੋਕ ਕਦੇ ਵੀ ਆਪਣੇ ਮਾਸੂਮ ਲੋਕਾ ਉਤੇ ਬੰਬ ਨਹੀਂ ਸੁਟ੍ਹਦੇ ਇੱਕ ਦਿਨ ਸਵੇਰੇ ਮਿਸਟਰ ਨਿਓਮਨ ਮੇਰੇ ਕੋਲ ਆਇਆ ਜੋ ਓਨੀ ਦਿਨੋ ਫ੍ਰੀ ਇਟੀ ਦਾ ਸਿਨਿਰ ਸੁਪਰੀਡੈਂਟ ਹੁੰਦਾ ਸੀ ਓਨੇ ਮਾਰੇ ਨਾਲ ਲੰਬੀ ਚੋੜੀ ਹਮਦਰਦ ਗੱਲ ਬਾਤ ਮਗਰੋਂ ਆਪਣੇ ਹਿੰਦ ਤੋਂ ਮੈਨੂੰ ਬੜੀ ਮਾੜੀ ਖਰਾਬ ਦਿਤੀ ਕਿ ਜੇ ਮੈ ਓਨਾ ਦੀ ਮਰਜੀ ਮੁਤਾਬਕ ਕੋਈ ਬਿਆਨ ਨਾ ਦਿਤਾ ਤਾ ਉਹ ਮਾਰੇ ਉਤੇ ਕੰਪੋਰੀ ਮੁਕੱਦਮੇ ਦੇ ਸਬੰਧ ਵਿਚ ਜਾਗ ਛੱਡਣ ਦੀ ਸਾਜਿਸ ਅਤੇ ਦਸ਼ਹਰਾ ਬੰਬ ਸਾਕੇ ਦੇ ਵਾਸੀ ਕਤਿਲਾ ਦਾ ਮੁਕਦਮਾ ਚਲਾਣ ਲਈ ਮਜਬੂਰ ਹੋ ਜਾਣਗੇ ਫਿਰ ਉਹ ਮੈਨੂੰ ਆਖਣ ਲਗਾ ਕਿ ਮੈਨੂੰ ਸਾਜਾ ਦਾਵਨ ਤੇ ਫਾਹੇ ਲਾਣ ਲਈ ਓਨਾ ਕੋਲ ਗਵਾਹੀ ਮਾਜੂਦ ਓਨੇ ਬਿਨਾ ਮਾਰਾ ਵਿਸਵਾਸ਼ ਸੀ ਭਾਵੇ ਮੈ ਬਿਲਕੁਲ ਮਾਸੂਮ ਸੀ ਕੀ ਜੋ ਪੁਲਿਸ਼ ਜੋ ਦਾਵੇ ਕਰ ਸਕਦੀ ਹੈ ਓ ਕਰ ਸਕਦੀ ਹ ਓਸੇ ਵਿਚ ਕੁਛ ਪੁਲਿਕ ਅਫਸਰ ਦੋਵੇ ਵੇਲੇ ਮੈਨੂੰ ਰੱਬ ਦਾ ਨਾਮ ਲੈਣ ਲਈ ਮੈਨੂੰ ਪ੍ਰੇਰਾਂ ਲੱਗ ਗਏ ਮੈ ਨਾਸਤਿਕ ਸੀ ਮੈ ਆਪਣੇ ਆਪ ਨਾਲ ਫੈਸਲਾ ਕਰਨਾ ਚੜਾ ਸੀ ਕੀ ਮੈ ਅਮਨ ਚੈਨ ਤੇ ਖੁਸੀ ਦੇ ਦੇਣਾ ਵਿੱਚ ਵਿਚ ਨਾਸਤਕ ਹੋਣ ਫੱਟ ਮਾਰ ਸਕਦਾ ਹਾਂ ਯ ਇਹ ਔਖੀ ਖਾਡੀ ਤੇ ਵਿਚ ਬੀ ਮੈ ਆਪਣੇ ਅਸੂਲਾਂ ਤੇ ਸਾਬਤ ਕਦਮ ਰਿਹਾ ਸਕਦਾ ਹਾਂ ਯ ਨਹੀਂ ਬੜੀ ਵੱਡੀ ਸੋਚ, ਵੱਡੀ ਸੋਚ, ਮਗਰੋਂ ਮੈਂ ਫੈਸਲੇ ਕੀਤਾ ਕੇ ਮੈ ਰਬ ਵਿਖੇ ਕਿ ਨਹੀਂ ਕਰ ਸਕਦਾ ਤੇ ਨਾ ਹੀ ਆਰਡਰ ਕਰ ਸਕਦਾ ਹਾਂ ਮੈਂ ਕਦੇ ਵੀ ਅਰਦਾਸ ਨਾ ਕੀਤੀ ਇਹ ਪਾਰਖ ਦੀ ਖਾੜੀ ਸੀ ਤੇ ਮੈ ਇਸ ਪਾਰਖ ਵਿਚ ਕਮਿਯਾਬ ਰਿਹਾ ਮੈ ਕਦੇ ਇਕ ਪਾਲ ਵੀ ਕਿਸੇ ਵੀ ਕੀਮਤ ਉਤੇ ਆਪਣੀ ਜਾਣ ਬਚਾਣ ਬਾਰੇ ਨਹੀਂ ਸੀ ਸੋਚਿਆਂ ਓਦੋ ਮੈ ਪੱਕਾ ਨਾਸਤਿਕ ਸੀ ਤੇ ਓਦੋ ਤੋਂ ਲਾਕੇ ਹੁਣ ਤਕ ਹਾਂ ਉਸ ਅਜਿਮਹਿਸ਼ ਵਿਚ ਪੂਰਾ ਉਤਾਰਨਾ ਕੋਈ ਸੋਖੀ ਗੱਲ ਨਹੀਂ ਸੀ ਵਿਸ਼ਵਾਸ ਮੁਸ਼ਕਿਲਾਂ ਨੂੰ ਕੱਟ ਕਰ ਦੇਦਾ ਹੈ ਏਥੋਂ ਤਕ ਕੀ ਉਸ ਨੂੰ ਖ਼ੁਸ਼ ਗਾਵਾਰ ਬਣਾ ਦੀਦਾ ਹੈ ਬੰਦਾ ਰਬ ਬੀ ਦਰਵਾਰ ਦੇ ਆਸਰੇ ਦਾ ਬਹੁਤ ਜ਼ੋਰ ਦਾਰ ਅਹਿਸਾਸ ਲਾਬ ਸਕਦਾ ਓਦੇ ਤੋਂ ਬਿਨਾ ਮਨੁੱਖ ਆਪਣੇ ਆਪ ਉਤੇ ਨਿਰਭਰ ਹੋਣਾ ਪੈਦਾ ਹੈ

ਅਤੇ ਮਨੁੱਖ ਆਮ ਵਿਸ਼ਵਾਸਾਂ ਦੀ ਹਿੰਮਤ ਤੱਕ ਨਹੀਂ ਕਰ ਸਕਦਾ ਤੇ ਜੇ ਕਰਦਾ ਉਹ ਕਰਦਾ ਤਾ ਸਾਨੂ ਕਾਣਾ ਪਵੇਗਾ ਕਿ ਉਸ ਵਿੱਚ ਨਿਜੀ ਹੋਵੇ ਨਾਲੋਂ ਕੋਈ ਹੋਰ ਤਾਕਤ ਵੀ ਹੋਣੀ ਹੈ ਉਹ ਬਿਲਕੁਲ ਆਹੀ ਹਾਲਾਤ ਹੈ ਪਹਲਾ ਹੀ ਚੰਗੀ ਤਾਰਾ ਪਤਾ ਹੈ ਕੀ ਸਾਡੇ ਮੁਕੱਦਮੇ ਦਾ ਕਿ ਫੈਸਲਾ ਹੋਇਗਾ ਹਫਤੇ ਦੇ ਵਿਚ ਵਿਚ ਫੈਸਲਾ ਸੁਣਾ ਦਿਤਾ ਜਾਇਗਾ ਮੈ ਆਪਣੀ ਜਿੰਦਗੀ ਆਦਰਸ਼ ਖਾਤਰ ਕੁਰਬਾਨ ਕਰ ਦੇਣੀ ਹੈ ਇਹ ਵਿਚਾਰ ਮਾਰਾ ਹੋਰ ਕੜਾ ਦਰਵਾਸ਼ ਹੈ ਕਿ ਸਿਆਸਤ ਯ ਹਿੰਦੂ ਯ ਕਿਸੇ ਦੂਜੇ ਜਨਮ ਵਿਚ ਬਾਦਸ਼ਾ ਬਣਨ ਦੀ ਕੋਈ ਆਸ ਹੋ ਸਕਦੀ ਹੈ ਕੋਈ ਮੁਸਲਮਾਨ ਯ ਈਸਾਈ ਤਾ ਆਪਣੀ ਮੁਸ਼ਕਿਲਾ ਤੇ ਕੁਰਬਾਨੀ ਬਦਲੇ ਤਾ ਸਰਵਾਂਗ ਤੇ ਐਸੋ ਇਸਰਾਤਾ ਦੀ ਕਲਪਨਾ ਕਰ ਸੱਕਦਾ ਪਾਰ ਮੈ ਕਿਸ ਗੱਲ ਦੀ ਆਸ ਰਾਖਾ ਮੈਨੂੰ ਪਤਾ ਹੈ ਜਿਸ ਪਾਲ ਮਾਰੇ ਗੱਲ ਦੀ ਫਾਸੀ ਦਾ ਫੜਾ ਪਾ ਦਿੱਤਾ ਜਾਇਗਾ ਮਾਰੇ ਪਾਰੋ ਹੇਠੋ ਤਕਤੇ ਖੋਲ ਦਿਤੇ ਜਾਣ ਗਏ ਤਾ ਓਹੀ ਮਾਰਾ ਆਖਰੀ ਪਾਲ ਹੋਇਗਾ ਮਾਰਾ ਯਹ ਇਤਿਹਾਸਕ ਸ਼ਬਦਾਵਲੀ ਵਿਚ ਆਖੀਏ ਤਾ ਮਾਰੀ ਆਤਮਾਹ ਦਾ ਬਿਲਕੁਲ ਖਾਤਮਾ ਹੋ ਜਾਵੇਗਾ ਇਸ ਪਾਲ ਮਗਰੋਂ ਕੁਛ ਵੀ ਨਹ ਹੋਵੇਗਾ ਇਹ ਮੇਰਾ ਇਨਮ ਹੋਇਗਾ ਇਸਤੋਂ ਵਾਦ ਕੁਛ ਬੀ ਨਹੀਂ ਯ ਕਦੇ ਵੀ ਕੁਛ ਹਾਸਿਲ ਕਰ ਸਕਣ ਦੀ ਕਿਸੇ ਵੀ ਕੁਦ ਕਾਰਗੀ ਤੋਂ ਬਿਨਾ ਮੈ ਕਾਫੀ ਬੇਲਾਗ ਹੋਕੇ ਆਪਣੀ ਜਿੰਦਗੀ ਦੀ ਆਜ਼ਾਦੀ ਸ਼ਾਗ੍ਰਸ ਦੇ ਲਾਖੇ ਲਾਇ ਹੈ ਕਿਉਂਕਿ ਮਾਰੇ ਕੋਲ ਇਸਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਸੀ ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਚਾਕ ਰਹੀ ਮਨੁੱਖਤਾ ਤੇ ਮਾਜਾਕ ਦੀ ਬਾਵਨਾ ਨਾਲ ਪਰੇਰਤ ਬਹੁਤ ਸਾਰੇ ਮਰਦ ਔਰਤ ਅਗੇ ਆ ਗਏ ਜਿਹਡ਼ੇ ਇਸਤੋਂ ਬਗੈਰ ਹੋਰ ਕੋਈ ਚੀਜ ਤੇ ਜੀਵਨ ਨਹੀਂ ਲੈ ਸਕਦੇ ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋ ਜਾਇਗਾ ਉਹ ਦਮਨ ਕਾਰੀਆਂ ਲੋਟੂਆਂ ਤੇ ਜਾਲਿਮਾਂ ਨੂੰ ਇਸੇ ਗਲੋਂ ਨਹੀਂ ਵੰਗਾਰਨ ਗਏ ਕੀ ਉਹ ਇਸ ਯ ਅਗਲੇ ਜਨਮ ਵਿਚ ਯ ਮੌਤ ਮਗਰੋਂ ਵਸਤ ਵਿੱਚ ਬਾਦਸ਼ਾ ਬਣ ਜਾਣਗੇ ਜਾਂ ਇਨ ਨੂ ਇਨਾਮ ਮਿਲ ਜਾਵੇ ਗਾ ਸ਼ਗੂ ਮਹਾਗੁੱਤਾ ਦੀ ਥੋਨ ਤੋਂ ਗੁਲਾਮੀ ਦਾ ਚੂਲਾ ਲਾਣ ਲਈ ਅਤੇ ਅਜਾਦ ਤੇ ਅਮਲ ਕਰਨ ਲਈ ਉਹ ਇਸ ਵਿਖੜੇ ਹੋਈ ਏਕੋ ਇਕ ਸ਼ਾਨਦਾਰ ਮਾਰਕ ਉਤੇ ਚੱਲਣਗੇ

ਪੇ੍ਰਯਣ ਬਿਆਨੀ ਕਰਨ ਦੀ ਕੌਣ ਜੁਰਅਤ ਕਰ ਸਕਦਾ ਹੈ ਇਹੋ ਜਿਹੇ ਬੰਦੇ ਨੂੰ ਮੈ ਮੂਰਖ ਯ ਪਾਖਾਡੀ ਆਖਾਗਾ ਚਲੋ ਆਪਾ ਇਸਨੂੰ ਮਾਫ ਕਰਦੇ ਹੈ ਕਿਉਂਕਿ ਉਸ ਸਾਚੇ ਅਰਦਸ਼ ਵਾਲੇ ਦਿਲ ਦੇ ਦਰ ਤੇ ਭਾਵਨਾ ਤੇ ਅਹਿਸਾਸ ਨੂੰ ਨਹੀਂ ਜਾਨ ਸਕਦਾ ਓਦਾਂ ਦਿਲ ਮਨਦਾਰ ਓਦੀ ਦਰਿਸ਼ਟੀ ਕਮਜ਼ੋਰ ਹੈ ਕਿਉਂਕਿ ਓਹੋ

ਤੁਸੀ ਚਲੰਤ ਵਿਸਵਾਸ਼ ਦਾ ਵਿਰੋਥ ਕਰਕੇ ਦੇਖ ਲਿਓ ਤੁਸੀ ਨਿਹਕਲਾਗ ਅਵਤਾਰ ਸਮਝਣ ਜਾਂਦੇ ਕਿਸੇ ਨਾਇਕ ਕਿਸੇ ਮਹਾਨ ਪੂਰਕ ਦੀ ਮੁਕਤਾ ਚੀਨੀ ਕਰਕੇ ਦੇਖ ਲਿਓ ਤਾ ਤੁਹਾਡੀ ਜਮੀਰ ਦਾ ਜਵਾਬ ਤੁਹਾਨੂੰ ਕਾਮਹਾੜੀ ਅਹੰਕਾਰੀ ਆਖ ਕੇ ਦਿਤਾ ਜਾਵੇਗਾ ਅਦਾ ਕਾਰਨ ਮਾਨਸਿਕ ਖੜੋਤ ਹੈ ਆਲੋਚਨਾ ਤੇ ਸੁਤਤਾਰ ਸੋਚਣੀ ਇਨਕਲਾਬੀ ਦੇ ਦੋ ਲਾਜਬੀ ਗੁਣ ਹੁੰਦੇ ਹਨ ਕਿਉਂਕਿ ਮਹਾਤਮਾ ਜੀ ਮਹਾਨ ਹਨ ਇਸ ਲਈ ਕੋਈ ਓਹਨਾ ਦੀ ਆਲੋਚਨਾ ਨਾ ਕਰੇ ਕਿਉਂਕਿ ਉਹ ਉਪਰ ਉੱਠ ਚੁਕੇ ਹਨ ਇਸ ਲਈ ਉਹ ਰਾਜਨੀਤੀ ਜਾ ਥਰਾਮ ਆਰਥਿਕਤਾ ਜਾ ਸਦਾ ਚਾਰ ਬਾਰੇ ਕੁਛ ਬੀ ਖਾ ਸਕਦੇ ਸਨ ਤਾ ਉਹ ਸਹੀ ਹੁੰਦਾ ਹੈ ਤੁਸੀ ਮੰਦੇ ਹੋ ਭਾਵੇ ਨਹੀਂ ਮਾਣਦੇ ਹੈ ਇਕ ਤਾ ਠੀਕ ਗੱਲ ਹੈ ਇਕ ਮਾਨਸਿਕਤਾ ਸਾਨੂੰ ਪ੍ਰਗਟੀ ਵੱਲ ਨਹੀਂ ਲਾਜਾ ਸਕਦੀ ਸਗੋਂ ਇਹ ਸਪਸ਼ਟ ਤੋਰ ਤੇ ਪਟੀਗਾਮੀ ਹੈ ਕਿਉਂਕਿ ਸਾਡੇ ਵੱਡੇ ਵਡੇਰਿਆਂ ਨੇ ਕਿਸੇ ਸਰਵ ਸ਼ਕਤੀ ਮਨ ਪ੍ਰਮਾਤਮਾ ਵਿੱਚ ਵਿਸ਼ਵਾਸ ਬਣਾ ਲਿਆ ਸੀ ਇਸ ਲਈ ਕੋਈ ਵੀ ਬੰਦਾ ਜਿਹੜਾ ਉਸ ਵਿਸ਼ਵਾਸ ਨਾਲ ਉਸ ਪ੍ਰਮਾਤਮਾ ਦੀ ਹੋਣ ਤੋਂ ਮੁਨਕਰ ਹੋਣ ਦਾ ਵਸਲ ਕਰਦਾ ਹੈ ਤਾ ਓਹਨੂੰ ਹਰ ਹਾਲਤ ਵਿਚ ਕਾਫ਼ਤ ਤੇ ਗ਼ਦਰ ਕਿਹਾ ਜਾਇਗਾ ਜੇ ਉਦੀਆਂ ਵਜ਼ਨਦਾਰ ਦਲੀਲਾਂ ਨੂੰ ਅਗੋ ਕਟਿਆਂ ਨਾ ਜਾ ਸਕਦਾ ਹੋਵੇ ਤਾ ਸਰਬ ਸ਼ਕਤੀ ਦੀ ਕਰੋਪਟੀ ਵੀ ਓਦੀ ਜ਼ੋਰ ਦਾਰ ਦਰਿੜਤਾ ਨੂੰ ਡੇਗ ਨਾ ਸਕੇ ਤਾ ਉਹ ਕਾਹਮਡੀ ਗਾਰਦਾਲੀਆਂ ਜਾਇਗਾ ਤੇ ਉਹ ਦੀ ਦਾਰੀਡਤਾ ਨੂੰ ਅਹੰਕਾਰ ਆਕਿਆਂ ਜਾਵੇਗਾ ਜਾ ਫਿਰ ਇਕ ਫਜੂਲ ਬਹਸ ਵਿਚ ਸਮਾਂ ਕਿਉਂ ਜਾਈਆ ਕੀਤਾ ਜਾਵਾ ਇਹ ਸਵਾਲ ਕੋਲਾ ਅਗੇ ਪਹਿਲੂ ਵਾਰ ਆ ਰਿਹਾ ਹੈ ਤੇ ਇਸ ਨੂੰ ਤਰੀਕੇ ਨਾਲ ਪਹਲੀ ਬਾਰ ਲਿਆ ਜਾ ਰਿਹਾ ਹੈ ਇਸੇ ਲਿਆ ਲੰਬੀ ਬਹਾਸ਼ ਹੋ ਰਹੀ ਹੈ ਜੀਤੋ ਤੱਕ ਪਹਿਲੇ ਸਵਾਲ ਦਾ ਸਬੰਧ ਹੈ ਮਾਰਾ ਵਿਚਾਰ ਹੈ ਕਿ ਮੈ ਇਹ ਸਪਸ਼ਟ ਕਰ ਦਿੱਤਾ ਹੈ ਕਿ ਮੈ ਅਹੰਕਾਰ ਕੱਢ ਨਾਸਤਕ ਨਹੀਂ ਬਾਣੀਆਂ ਹੈ ਇਹ ਫੈਸਲਾ ਮੈ ਨਹੀਂ ਸਗੋਂ ਮਾਰੇ ਪਾਠਕਾਂ ਨੇ ਕਰਨਾ ਹੈ ਕਿ ਮਾਰੀਆਂ ਦਲੀਲ ਖੂਬ ਦੀਆਂ ਸਾਬਤ ਹੋਈਆਂ ਹਨ ਯ ਨਹੀਂ ਮੈਨੂੰ ਪਤਾ ਹ ਓਹਨਾ ਦੀਆਂ ਹਾਲਾਤ ਵਿਚ ਜੇ ਮੈ ਆਸਤਕ ਹੁੰਦਾ ਤਾ ਮਾਰੀ ਜ਼ਿੰਦਗੀ ਹੁਣ ਨੂੰ ਅਸਾਨ ਹੋਣੀ ਸੀ ਤੇ ਮਾਰਾ ਬੋੋਜ਼ ਕੱਟ ਹੋ ਜਾਣਾ ਸੀ ਤੇ ਮਾਰਾ ਰਬ ਦੀ ਹੁਣ ਤੋਂ ਇਨਕਾਰੀ ਹੁਣ ਕਰਕੇ ਹਾਲਤ ਬਹੁਤ ਉਣਸੁਕਾਵੇ ਹੋ ਗਏ ਹਨ ਤੇ ਹਾਲਤ ਇਸ ਤੋਂ ਵੀ ਭੈੜੀ ਹੋ ਸਕਦੀ ਹੈ ਥੋਰ ਜਿਹਿਨਾ ਰਾਹਸਤਵਾਦ ਇਸ ਹਾਲਤ ਨੂੰ ਸ਼ਾਇਰਾਨਾ ਬਣਾ ਸਕਦਾ ਪਰ ਮੈਨੂੰ ਅੰਤ ਵਾਸਤੇ ਕਿਸੇ ਨਾਸੇ ਦੀ ਮਦਤ ਲੋੜ ਨਹੀਂ ਹੈ ਮੈਂ ਯਥਾਰਤ ਵਾਦੀ ਹਾਂ ਮੈ ਤਾਰਾਤ ਦੀ ਮਦਤ ਨਾਲ ਇਸ ਰੁਜਾਨ ਉਤੇ ਕਾਬੂ ਪਾਨ ਦੀ ਕੋਸਿਸ ਕਰਦਾ ਹਾਂ ਮੈ ਇਸ ਕੋਸਿਸ ਵਿਚ ਹਮੇਸ਼ਾ ਹੀ ਸਫਲ ਨਹੀਂ ਹੁੰਦਾ ਪਰ ਬੰਦੇ ਦਾ ਫਰਜ਼ ਤਾ ਕੋਸਿਸ ਤਾ ਕੋਸਿਸ ਕਰੀ ਜਾਣਾ ਹੁੰਦਾ ਹੈ ਕਾਮਿਆਬੀ ਮੌਕੇ ਦੇ ਹਾਲਤ ਉਤੇ ਹੀ ਨਿਰਭਰ ਹੁੰਦੀ ਹੈ ਦੂਜਾ ਸਵਾਲ ਇਹ ਹੈ ਕਿ ਅਹੰਕਾਰ ਨਹੀ ਤਾ ਰਬ ਦੀ ਹੋਂਦ ਪੁਰਾਣੀ ਪਰਿਚਾਲਤ ਦਾਰਨਾ ਨੂੰ ਨਾ ਮਾਨਣ ਦਾ ਕੋਈ ਕਰਨ ਤਾ ਹੋਇਗਾ ਹਾਂ ਮੈ ਇਸ ਸਵਾਲ ਵੱਲ ਅਨਾ ਹੈ ਇਹਦਾ ਕਾਰਨ ਹੈ ਮਾਰੇ ਵਿਚਾਰ ਅਨੁਸਾਰ ਜਿਸ ਵਿਅਕਤੀ ਕੋਲ ਤੋੜੀ ਬਹੁਤ ਤਰਾਖ ਸ਼ਕਤੀ ਹੈ ਉਹ ਆਪਣੇ ਆਲੇ ਦੁਆਲੇ ਦੀ ਤਰਾਖ ਦੀ ਤਸਵਟੀ ਉਤੇ ਪਰਖਦਾ ਰਹੰਦਾ ਹੈ ਜਿਤੇ ਸਿੱਧੇ ਸਬੂਤ ਨਹੀਂ ਮਿਲਦੇ ਉਤੇ ਫਾਸਲਵੇ ਦਾ ਅਹਮ ਸਥਾਨ ਹੁੰਦਾ ਹੈ ਜਿਵੇ ਕਿ ਮੈ ਪਹਲਾ ਹੀ ਆਖ ਚੁਕੀਆਂ ਹਾਂ ਮਾਰਾ ਕੋਈ ਇਨਕਲਾਬੀ ਦੋਸਤ ਕਿਹਾ ਕਰਦਾ ਸੀ ਕਿ ਫ਼ਲਸਫ਼ਾ ਮਾਨੁਖਕੀ ਕਮਜ਼ੋਰੀ ਦੀ ਪੈਦਾਵਾਰ ਹੈ ਜਦੋ ਸਾਡੇ ਵੱਡੇ ਵਡੇਰੇ ਕੋਲ ਇਸ ਜਗਤ ਤਮਾਸੇ ਨੂੰ ਜਾਨਣ ਦੀ ਕਾਫੀ ਫੁਰਸਤ ਮਿਲੀ ਜਦ ਓਨਾ ਨੂੰ ਜਗਤ

ਜੜੇ ਕਦੇ ਕਦੇ ਵਿਰੋੜੀ ਰੋਪ ਅਪਤੀਯਰ ਕਰ ਜਾਂਦੇ ਹਨ ਏਥੇ ਐ ਸਿਆਇਆ ਤੇ ਯੂਰੋਪੀ ਫਲੋਸਪੀ ਵਿਚ ਵਖਰੇਵਾਂ ਹੈ ਇਥੋਂ ਤੱਕ ਕੀ ਹਰ ਮਾਹਾ ਖੇਹਤਰ ਵਿਚ ਵੱਖ ਵੱਖ ਵਿਚਾਰ ਪ੍ਰਣਾਲੀ ਵਿਚ ਮਾਤ ਪੇਦ ਮਿਲਦਾ ਹੈ ਏਐੱਸਆਈ ਧਰਮਾਂ ਵਿਚ ਮੁਸਲਿਮ ਧਰਮ ਹਿੰਦੂ ਧਰਮ ਨਾਲੋਂ ਕੋਈ ਸਾਜ ਨਹੀਂ ਸਿਰਫ ਹਿੰਦੁਸਤਾਨ ਵਿਚ ਹੀ ਬੁੱਧ ਧਰਮ ਤੇ ਜਾਨ ਧਰਮ ਬ੍ਰਾਹਮਣ ਵੱਸ ਤੋਂ ਕਾਫੀ ਵੱਖਰੇ ਹਨ

ਅਗਿਆਨਤਾ ਵਿਚ ਆਂਨ ਵਾਲੀ ਜਦੋ ਜਹਾਦ ਦਾ ਜਦੋ ਆਧਾਰ ਬਨਾਨਾ

ਠੀਕ ਹੈ ਉਹ ਕਹਿੰਦੀ ਦੋ ਕਰਵਾ ਦਓ ਵੀ ਇਕੱਠੀ ਕਰ ਦਊ payment ਮੈਂ ਅੱਛਾ ਉਸੇ ਦੀ

ਕਹਿੰਦੀ ਤੁਸੀਂ tension ਨਾ ਲਓ ਵੀ ਫ਼ਿਕਰ ਨਾ ਕਰੋ ਵੀ ਤੁਹਾਡੀ payment ਕਿਤੇ ਨੀ ਜਾਂਦੀ ਵੀ ਉਹ ਆਊਗੀ।

ਵੀ ਹੁਣ ਫਿਰ ਹੀ ਫਿਰ ਹੀ ਫ਼ਾਇਦਾ ਹੈ। ਨਹੀਂ ਪ ਪਹਿਲਾਂ ਜੇ ਪਹਿਲਾਂ ਉੱਧਰੋਂ ਅਗਾਂਹ ਉਹ ਕਰਦੇ ਨੇ ਗੇ।

ਹੋਰ ਜੇ ਇੱਕ ਅੱਧੀ recording ਆਪਣੀ ਗ਼ਲਤ ਹੋ ਗਈ ਵਿੱਚੋਂ, ਜੇ ਇੱਕ ਅੱਧੀ ਹੁੰਦੀ ਹੈਗੀ ਉਹ ਕਹਿਣ ਦੇਣਗੇ ਦੁਬਾਰੇ ਕਰੋ ਵੀ ਮਤਲਬ ਦਸ ਮਿੰਟ ਦੀ।

ਹਾਂ ਇਹਦੇ ਵਿੱਚ ਹੀ ਲਾਉਣਗੇ ਇਹੀ ID ਚੋਂ ਵੀ ਦਸ ਮਿੰਟ ਦੀ ਹੋਰ ਕਰ ਦਓ ਵੀ ਕਈ ਵਾਰ ਸਹੀ ਨਹੀਂ ਹੁੰਦੀ

ਵੀ ਘੱਟ ਘੱਟ ਰਹਿੰਦੇ ਨੇ ਚਾ chance ਘੱਟ

ਤਾਂ ਕਰਕੇ ਵੀ ਚੱਲ

ਸੱਤ ਦੀ ਬਜਾਏ ਚਾਹੇ ਅੱਠ ਕਰ ਦਓ ਵੀ ਹੋਰ

ਕਰਨਾ ਆ ਕਿਉਂਕਿ ਹੁਣ ਆਪਾਂ ਤਾਂ ਕੀ ਗੱਲਾਂ ਕੀ ਕਰਾਂਗੇ ਨਾ ਆਪਾਂ ਬੁੜੀਆਂ ਦੇ ਆਪਸ ਚ ਮੈਂ ਤਾਂ ਮਾਰ, ਮੈਂ ਤਾਂ ਮਾਰ ਦਊਂ ਭਕਾਈ

ਮੈਨੂੰ ਤਾਂ ਬੰਦਾ ਹਰੇਕ ਕਹਿੰਦਾ ਮੈਂ ਤਾਂ ਊਈ ਨੀ bore ਹੁੰਦਾ ਗੱਲਾਂ ਬਸ ਠੀਕ ਹੈ ਅੱਜ ਤਾਂ ਨੀ ਸੁੱਤਾ ਨਾ, ਅੱਜ ਤਾਂ ਨੀ ਸੁੱਤਾ ਮੈਨੂੰ ਲੱਗਦਾ ਨਾ ਤੂੰ ਅੱਜ ਤਾਂ ਛੁੱਟੀ ਸੀ ਮੈਂ ਗਿਆ ਹੀ ਨੀ ਅੱਜ। ਨਹੀਂ ਤੇ ਭਰਾ ਪੂਰੀ ਪੜ੍ਹਕੇ ਚੜ੍ਹਦੇ ਨੇ ਆਹੋ ਸਾਰੇ ਯਾਰ ਸਵੇਰੇ ਸਵੇਰੇ ਉੱਠਣਾ ਪੈਂਦਾ ਯਾਰ। ਚੱਲ ਫਿਰ ਕੋਈ ਗੱਲ ਨੀ ਜੇ

ਪਰ

ਫਿਰ ਕੱਲ੍ਹ ਨੂੰ ਤਾਂ ਕਿੱਥੇ time ਲੱਗੇਗਾ ਉਹਨੂੰ ਕੱਲ੍ਹ ਨੂੰ ਮੈਂ ਖੇਡਣ ਜਾਣਾ। ਚੱਲ ਜਿਵੇੇਂ ਵੀ

ਜਦੋਂ ਆ ਗਈ

ਤਨਖਾਹ ਹੀ ਕਵਾਂਗੇ ਫਿਰ।

ਸੁੱਧ ਤਾਂ ਫਿਰ ਬੋਲਣਾ ਹੀ

ਮੈਂ ਉਹਨੂੰ ਪਤਾ ਉਹ ਮੈ madam ਨੂੰ ਇਹ ਪਤਾ ਗਾ

ਕਰਦੇ ਨੀ ਹੋਰ ਕੋਈ ਇੰਨਾ ਕਿਹੜਾ ਮੱਥਾ ਮਾਰੇ ਯਾਰ। ਨਾ madam ਨਾ ਕਿਵੇਂ ਉਹ ਅੱਛਾ।

ਹਾਂ ਉਹ ਭੈਣ ਆਂ ਮੈਨੂੰ ਕਹਿੰਦੀ ਕਹਿੰਦੀ ਵੀਰੇ ਕੰਮ ਹੈ ਇੱਕ ਮੈਂ ਹੈਰਾਨ ਹੋ ਗਿਆ ਬਾਈ, ਪਹਿਲਾਂ ਇੱਕ recording ਹੋਰ ਹੁੰਦੀ ਹੁੰਦੀ ਸੀ ਘੰਟੇ ਦੀ ਉਹ ਇਕੱਲਾ ਬੰਦਾ ਕਰਦਾ ਹੁੰਦਾ ਸੀ ਪੰਜਾਬੀ ਬੋਲਣੀ ਪੰਜਾਬੀ ਬੋਲਣੀ ਹੁੰਦੀ ਸੀ ਇਕੱਲੀ ਪੰਜਾਬੀ।

ਮੈਂ ਚੱਲ ਕਰ ਲਊਂਗਾ ਹਾਂ, ਮੈਂ ਕਹਿ ਦਿੱਤਾ ਮੈਂ ਚੱਲ ਕਰ ਲਊਂਗਾ।

ਮੈਨੂੰ ਉਹਦਾ ਦੋ ਸੌ ਰੁਪਇਆ ਮਿਲਿਆ ਇੱਕ ID ਕੀਤੀ ਸੀ ਮੈਂ ਠੀਕ ਹੈ ਹੁਣ ਉਹੀ ਇਹਨਾਂ ਨੇ ਦੋ ਚ ਕਰ ਦਿੱਤਾ ਉਹੀ, ਉਹੀ ਅੱਧ ਰਹਿ ਗਿਆ ਹੁਣ। ਨਹੀਂ ਪਹਿਲਾਂ ਪੰਜ ਸੌ ਸੀਗਾ ਪਹਿਲਾਂ ਕਿੰਨਾ ਸੀਗਾ ਤੁਸੀਂ ਕਹਿੰਦੇ ਸੀ। ਉਹ ਘੱਟ ਜਾਂਦਾ time ਨਾਲ ਹੌਲੀ ਹੌਲੀ ਯਾਰ।

ਉਹ ਗੂਗਲ, ਗੂਗਲ ਨੂੰ ਭੇਜਦੇ ਨੇ ਇਹ, ਵੀ ਗੂਗਲ ਚੁੱਕਦਾ ਨੀ ਪੰਜਾਬੀ ਯਾਰ। ਤੂੰ ਇਉਂ ਕਰੀ ਗੂਗਲ ਚ ਭਰ ਕੇ ਦੇਖੀ ਕੁਛ ਪੰਜਾਬੀ ਚ ਉਹਨੇ ਚੱਕਣੀ ਨੀ।

ਹਾਂ ਵੀ ਉਹ ਰਿਕਾਰਡਿੰਗਾਂ ਕਰਕੇ ਭੇਜ ਰਹੇ ਨੇ ਵੀ ਪੰਜਾ

ਪੰਜਾਬ ਦੇ ਵਿੱਚ ਪੰਜਾਬੀ ਨੇ ਉਹ ਮੰਗਦੇ ਨੇ ਵੀ ਹਾਂ ਪੰਜਾਬੀ ਚ ਗੱਲ ਕਰਦੇੇ ਨੇ ਉਹ

ਵੀ ਗੂਗਲ ਤੇ ਵੀ ਪੰਜਾਬੀ ਲਾਜ਼ਮੀ ਕਰੋ।

ਨਾ ਨਾ ਇਉਂ ਤਾਂ ਕੋਈ ਗੱਲ ਨੀ, ਮੈਂ ਤਾਂ ਦੱਸ ਰਿਹਾਂ ਵੈਸੇ ਹੀ। ਪਤਾ ਕੀ ਆ ਇਹਦੇ ਵਿੱਚ ਤਾਂ ਬਸ ਔਖਾ ਤਾਂ ਇਹਦੇ ਵਿੱਚ ਕੀ ਆ, ਮੈਂ ਔਖਾ ਤਾਂ ਇੰਨਾ ਕੁ ਆ ਵੀ ਬਦਲ ਬਦਲ ਕੇ ਕਰਨਾ ਪੈਂਦਾ ਕੁ ਨਾ ਵੀ ਕਿਸੇ ਨੇ ਵੀ

ਇਹ ਜਿਵੇਂ ਆਪਣੀਆਂ ਆਈਡੀਆਂ ਨੇ ਆਪਣੀ ID ਤੋਂ ਨੀ ਹੁੰਦਾ ਹੈਗਾ ਇਹ

ਖੋਲ ਕੇ ਮੈਂ ਉਹਦੇ ਚ ਕਰ ਦੇਣਾ ਬਸ

ਨਾ ਨਾ ਇਹ ਇਹ app ਤੇ ਬਣਦੀਆਂ ਇਹ app ਅਲੱਗ ਹੈ ਨਾ ਮੈਨੂੂੰ ਊਈਂ ਕਈ ਵਾਰ ਵੀਰੇ

ਨਾ ਨਾ ਕੋਈ ਨਾ। ਇਹਦਾ ਔਖਾ ਤਾਂ ਕੀ ਹੈ ਇਹ ਚ।

ਹਾਂ ਔਖਾ ਤਾਂ ਇਹ ਚ ਕੀ ਹੈ

ਪੰਜਵੀਂ ਆਂ ਦੇਖ ਲੈ ਤੂੰ, ਚਾਰ ਤੈਨੂੰ ਪਤਾ ਹੀ ਲੱਗਣਾ ਕਿਵੇਂ ਲੰਘ ਗਈਆਂ, ਮੈਨੂੰ ਪਤਾ ਹੀ ਨੀ ਲੱਗਦਾ ਚਾਰ

ਪਤਾ ਲੱਗੇਗਾ ਵੀ ਤੈਨੂੰ ਗੱਲਾਂ ਰੱਖੀਆਂ ਨੇ

ਜਦੋਂ ਸਾਹਮਣੇ ਵਾਲਾ ਬੰਦਾ ਇਉਂ ਕਰਨ ਲੱਗ ਜਾਏ ਨਾ ਹੋਰ ਸੁਣਾ, ਉਹ ਵਾਰੀ ਵਾਰੀ ਬੰਦਾ ਉੱਥੇ ਹੀ ਘੁੰਮੀ ਜਾਂਦਾ।

ਥੋੜ੍ਹੀ ਅਵਾ

ਊਂ ਇਉਂ ਮੈਂ ਤੇਰੇ ਕੋਈ ਇੰਨਾ ਉਹ ਨੀ ਕੀਤਾ ਵੀ change change ਹੀ ਕਰੀ ਗਿਆ।

ਕਦੇ ਕੁਛ ਕਹਿ ਦਿੰਦੇ ਸੀ ਕਦੇ ਕੁਛ। ਕਦੇ ਕਦੇ ਕੁਛ

ਹਾਂ ਫਿਰ ਮੈਂ ਵੀ ਉਹਦੇ ਕਰਕੇ ਕੁਛ, ਮੈਨੂੰ ਇੰਨਾ ਪਤਾ ਨੀ ਸੀਗਾ ਜੇ ਮੈਂ ਪਤਾ ਲੱਗ ਜਾਂਦਾ, ਚੱਲ ਇਉਂ ਆਂ ਵੀ recording ਤਾਂ ਨੀ ਕੋਈ ਗ਼ਲਤ ਗਈ ਆਪਣੀ ਰਿਕਾਰਡਿਗਾਂ ਸਾਰੀਆਂ ਸਹੀ ਨੇ ਗੀਆਂ।

ਇਵੇਂ ਬੋਲੀ ਜਾਂਦਾ ਤਾਂਹਿਓ ਮੈਂ ਬੋਲਿਆ ਗਾ ਨਹੀਂ ਨੀਗਾ। ਇਉਂ ਤਾਂ ਮੈਂ ਵੀ ਨੀ ਬੋਲਿਆ।

ਹੁਣ ਇ ਇੱਥੇ ਤੱਕ ਤਾਂ ਬੋਲ ਤਾਂ ਕੋਈ ਚੱਕਰ ਨੀ।

ਉੱਥੇ ਕੋਈ ਚੱਕਰ ਨੀ ਆ ਹੁਣ ਅੱਗੇ ਨਾ ਬੋਲੀਂ

ਮੇਰਾ

ਸੇਵਕ ਸਿੰਘ studio

ਹਾਂ ਹੁੰਦੀਆਂ ਤਾਂ ਊਈਂ ਨੇ ਗੀਆਂ।

ਮੈਥੋਂ ਮੈਂ ਤਾਂ ਹੁਣ ਨੀ ਖੇਡਦਾ ਮੈਂ, ਆਹ ਲੂਡੋ ਤਾਂ ਖੇਡਿਆ ਕਰ ਲਵਾਂਗੇ ਚੱਲ ਲੂਡੋ ਲੂਡੋ ਚ ਖੇਡ ਲਿਆ ਕਰਾਂਗੇ। ਨਾ ਪੈਸੇ ਲੁੱਟਦੇ ਨੇ ਨਹੀਂ ਊਂ ਤਾਂ ਨੀ ਇੰਨਾ ਨੀ ਖੇਡਦੇ ਗੇ ਕੋਈ ਫ਼ਾਇਦਾ ਨੀ ਹੈਗਾ ਚੱਲ ਕੋਈ ਗੱਲ ਨੀ dream eleven ਲਾਵਾਂਗੇ ਆਪਾਂ ਹਾਂ।

ਪੰਜ ਵਜੇ ਤੱਕ ਨਿਬੜ ਜਾਊਗਾ ਆਪਣਾ ਤਾਂ ਕੰਮ। ਬਸ ਮੈਂ payment ਕਰਵਾ ਚੱਲ ਫਿਰ ਤਾਂ ਮੈਂ ਸੰਨੀ ਸੁੰਨੀ ਕਰਕੇ ਮੈਂ ਵੀ ਆ ਜਾਊਂਗਾ।